ਚਾਹੀਦਾ ਵਾ ਜੇ ਕੋਈ ਸਰਕਾਰ scheme ਦੇਂਦੀ ਓਹਦਾ ਲਾਭ ਲੈਣਾ ਚਾਹੀਦਾ ਵਾ। ਆਹੋ ਲਾਭ ਲੈਣਾ ਚਾਹੀਦਾ।

ਤੇ ਹੁਣ ਫੱਸੇ ਹੀ ਆ ਤੇ ਅਗਲੇ ਹੁਣ ਚਪੜਾਸੀ ਦਾ ਕੰਮ ਕਰਦੇ ਤਾਂ ਅਗਲਿਆਂ ਦੀ ਹੁਣ ਕਿੰਨੀ ਕਿੰਨੀ ਦੇ ਵਿਚ ਚਾਹ ਪਾਣੀ ਪਿਆਲਦਾ ਝਾੜੂ ਮਾਰਦਾ ਤੇ ਓਹਨਾ ਦੀ ਪੰਤਾਲੀ ਪੰਤਾਲੀ ਹਜ਼ਾਰ ਰੁਪਇਆ ਤਨਖਾ। ਆਹੋ ਉਹ ਤੇ ਗੱਲ ਹੈ ਹੋਲੀ ਹੋਲੀ ਬੰਦਾ ਤਾਹ ਉੱਠਦਾ ਵਾ।

ਹੋਲੀ ਹੋਲੀ ਤਨਖਾ ਵਧਦੀ ਆ ਹੋਲੀ ਹੋਲੀ ਤਰੱਕੀ . ਛੱਤ ਵਾਲਾ ਪੱਖਾ ਲਵਾਇਆ ਕ ਨਹੀਂ ਤੂੰ ਅਜੇ। ਛੱਤ ਦਾ ਪੱਖਾ ਲੱਗਾ ਵਾ, ਛੱਤ ਦਾ ਪੱਖਾ ਚਲਾਇਆ ਮੈਂ।

ਨਾ ਫਰਾਟਾ ਵੀ ਹੈਗਾ ਫਰਾਟੇ ਦੋ ਵਾ। ਠੀਕ ਆ ਠੀਕ। ਚੀਜ਼ਾਂ ਵਰਤਣ ਵਾਲੀਆਂ ਸਾਰੀਆਂ ਜਿਸਤਰਾਂ washing machine ਵੀ ਹੈਗੀ ਆ fridge ਵੀ ਹੈਗੀ ਆ ਵਰਤਣ ਵਾਲਾ ਸਾਰਾ system ਹੈਗਾ ਵਾ। ਚਲੋ ਵਧੀਆ, ਆਵਾਂਗੇ ਯਾਰ ਕਿਸੇ ਦਿਨ ਤੇਰੇ ਕੋਲ ਕਿਸੇ ਦਿਨ। ਆਜੀਂ ਆਜੀਂ ਆਜੀਂ, ਜਿੱਦਣ ਮੈਂ ਆਜੀਂ ਮੇਰੇ ਵੱਲੋਂ ਪਰਾ ਸਵੇਰੇ ਆਜਾ। ਨਹੀਂ ਸਵੇਰੇ ਕਿ ਹੁਣ ਕਿਸੇ ਦਿਨ ਆਵਾਂਗੇ।

ਮੈਂ ਕਿਹਾ ਸ਼ਾਈਦ ਕਾਕੇ ਤੇ ਆਉਣਾ ਹੋਵੇ ਜਦੋਂ ਕਾਕਾ ਕੂਕਾ ਹੋਊਗਾ ਓਦੋ ਆਉਣਾ ਹੋਵੇ।

ਚਲ ਆਜਿਓ ਪਰਾ ਆਉਣਾ ਤਾਡਾ ਦਿਲ। ਹਮ

ਮੈਂ ਤੇ ਨਾਲਦੀ। ਚਲ ਆਜਿਓ ਫਿਰ ਚਲਾਂਗੇ ਨਾਲੇ ਓਥੋਂ ਰਾਤ ਦੀ ਰੋਟੀ ਓਥੋਂ ਖਾਵਾਂਗੇ।

ਨਹੀਂ ਰਾਏ ਹੱਟ ਦੀ ਵੇਖੀ ਨਾ photo.

ਜਿਥੇ ਤੈਨੂੰ ਓਦਣ video call ਕਰਨ ਡੇਆ ਸੀ। ਆਹੋ ਆਹੋ। ਤੇ ਚਲ ਓਥੇ ਦਾ ਰਾਤ ਦੀ ਰੋਟੀ ਓਥੇ ਖਾਵਾਂਗੇ। ਠੀਕ ਆ। ਓਥੇ ਖਾਵਾਂਗੇ। ਕੀ ਖਵਾਏਂਗਾ? ਜੋ ਖਾਣਾ ਹੋਏਗਾ ਪਰਾ ਖਾ ਲਈ ਪੈਸੇ ਦੇਣੇ ਮੈਂ ਤੂੰ ਜੋ ਮਰਜ਼ੀ ਖਾ ਲਈ ਠੀਕ ਆ। ਰੇ rate ਉੱਥੇ normal ਹੀ ਆ। ਤੇ ਅਸੀਂ ਕਿੰਨੇ ਦੀ ਅਸੀਂ ਓਦਣ ਕਿੰਨੇ ਜਾਣੇ ਸੀ। ਮਾਮੀ ਸੀ ਸਾਰੇ ਸਾਰੇ ਜਾਣੇ ਹੈਗੇ ਸੀ ਹਾਡਾ ਬਿੱਲ . ਹੈਗੇ ਸੀ ਕੁੱਛ। ਅੱਠ ਨੋ ਦੱਸ ਗਿਆਰਾਂ ਜਾਣੇ ਸੀ ਤੇ ਰੁਪਇਆ ਬਣਿਆ ਸੀ ਤੇਰਾਂ ਸੋ ਰੁਪਇਆ ਬਿੱਲ। ਅੱਛਾ ਅੱਛਾ ਅੱਛਾ ਠੀਕ ਹੈ। Butter naan ਮੰਗਾਏ ਸੀ ਉਹ ਹੁੰਦੇ ਵਧੀਆ ਖਾਣ ਦੇ ਮੈਨੂੰ ਮਜਾ ਓਹੀ ਆਉਂਦਾ butter naan ਦਾ। ਠੀਕ ਆ ਠੀਕ। ਉਹ chilli ਕਿਹੜਾ chicken ਸੀ . ਅੱਛਾ ਅੱਛਾ। ਚਲ ਆਜੀ ਚਲ ਠੀਕ ਆ ਫਿਰ। ਤੂੰ ਰੋਟੀ ਕਹਾਣੀ ਓਥੇ menu ਪਿਆ ਹੋਣਾ ਵਾ ਉਹ ਕਿਤਾਬ ਝੀ ਪਈ ਹੋਣੀ ਇਕ ਓਥੇ ਬਸ ਪੜ੍ਹ ਕੇ ਮੰਗਾਲੀ ਜੋ ਮੰਗਾਉਣਾ ਹੋਇਆ। ਠੀਕ ਆ ਠੀਕ ਚਲ ਠੀਕ ਆ ਫਿਰ ਹੈਂ। ਚਲ ਠੀਕ ਆ, ਚਲ ਠੀਕ ਆ ਸਵੇਰੇ ਕਰਾਂਗੇ ਗੱਲ bye.

ਚੰਗਾ, ਮੈਂ ਵੀ ਸੌਣ ਲੱਗਾ ਨੀਂਦ ਆਉਣ ਡੀ।

ਕੋਈ ਮੈਂ ਸੁੱਤਾ ਸੀ late ਸੁੱਤਾ ਸੀ ਮੈਂ ਥੋੜਾ। ਠੀਕ ਆ ਜੀ।

ਚਲ ਠੀਕ ਆ ਚੰਗਾ।

ਕੁੜੀ ਨੇ ਜਨਮ ਲਿਆ ਜਿਸ ਦਾ ਨਾਮ ਸ਼ਿਖਾ ਸੀ ਉਹ ਇੱਕ ਬਹੁਤ ਹੀ ਅਲੱਗ ਜਿਹੀ ਕੁੜੀ ਸੀ ਉਹ ਖੁਦ ਨੂੰ। ਬਚਪਨ ਤੋਂ ਬਹੁਤ ਹੀ ਅਲਗ ਸਮਝਦੀ ਸੀ ਤੇ ਉਹ ਜਦੋਂ ਵੱਡੀ ਹੋਈ ਤਾਂ। ਉਹ ਆਪਣੇ ਦਾਦੇ ਨਾਲ ਹੀ ਘੁੰਮਦੀ ਰਹਿੰਦੀ ਸੀ ਉਸਦੇ ਹੋਰ ਵੀ ਬਹੁਤ ਛੋਟੇ ਛੋਟੇ ਅਤੇ ਦੋ ਵੱਡੇ ਭੈਣ ਭਰਾ ਸੀ। ਤੇ ਉਹ ਬਹੁਤ ਹੀ ਖੁਸ਼ ਸੀ ਉਹ ਹਮੇਸ਼ਾ ਆਪਣੇ ਦਾਦੇ ਨਾਲ ਘੁੰਮਦੀ ਰਹਿੰਦੀ ਸੀ ਅਤੇ ਉਸ ਨਾਲ ਹੀ ਸੋਂਦੀ ਸੀ। ਉਸ ਨਾਲ ਹੀ ਰੋਟੀ ਖਾਂਦੀ ਸੀ ਉਸ ਤੋਂ ਕਦੇ ਵੀ ਵੱਖ ਨਹੀਂ ਹੁੰਦੀ ਸੀ ਉਸਦਾ ਦਾਦਾ ਵੀ ਉਸਨੂੰ ਕਦੇ ਵੀ ਵੱਖ ਨਹੀਂ ਕਰਦਾ ਸੀ ਉਹ ਹਮੇਸ਼ਾ। ਆਪਣੀ ਤੇ ਉਸਨੂੰ ਘੁਮਾਉਂਦਾ ਰਹਿੰਦਾ ਸੀ ਉਹ ਹਮੇਸ਼ਾ ਖੁਸ਼ ਰਹਿੰਦੀ ਸੀ ਆਪਣੇ ਦਾਦੇ ਨਾਲ। ਤੇ ਉਹ ਜਿਵੇਂ ਜਿਵੇਂ ਵੱਡੀ ਹੋਈ ਫਿਰ ਉਸਨੂੰ school ਜਾਣਾ ਸ਼ੁਰੂ ਕਰ ਦਿੱਤਾ school ਚ ਵੀ ਉਹ ਉਹ ਸਬ ਨੂੰ ਬੜੀ ਪਿਆਰੀ ਲਗਦੀ ਸੀ। ਉਸਨੂੰ ਆਸਪਾਸ ਦੇ ਲੋਗ ਬਹੁਤ ਪਿਆਰ ਕਰਦੇ ਸਨ ਅਤੇ ਉਸਦੇ ਰਿਸ਼ਤੇਦਾਰ ਵੀ ਉਸਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ। ਸਾਰਿਆਂ ਤੋਂ ਛੋਟੀ ਕੁੜੀ ਸੀ ਤੇ ਜਦੋਂ ਉਹ ਵੱਡੀ ਹੁੰਦੀ ਗਈ ਉਹ school ਗਈ school ਵਿੱਚ ਉਸਦੀਆਂ ਮੈਡਮਾਂ ਸੀ ਜੋ ਉਸਨੂੰ ਬਹੁਤ ਪਿਆਰ ਕਰਦੀਆਂ ਸਨ ਤੇ ਉਹ ਸਬਨਾਂ ਨੂੰ ਇੰਨੀ ਪਿਆਰੀ ਲਗਦੀ ਹੁੰਦੀ ਸੀ ਇੱਕ ਵਾਰ ਉਹ ਸਕੂਲੋਂ ਆਉਂਦੀ ਪਈ ਸੀ। ਤੇ ਉਸਦੇ school ਦੇ ਰਾਹ ਵਿੱਚ ਇੱਕ aunty ਨੇ ਘਰ ਬਣਾਇਆ ਉਹ ਘਰ ਬਹੁਤ ਹੀ ਸੋਹਣਾ ਸੀ ਤੇ ਉਹ ਪਾਣੀ ਪੀਣ ਲਈ ਉਹ ਘਰ ਵਿੱਚ ਰੁਕੀ ਜੋ ਸ਼ਿਖਾ ਸੀ ਉਸਦੇ। ਅੱਗੇ ਤੋਂ ਦੋ ਦੰਦ ਟੁੱਟੇ ਹੋਏ ਸੀ ਓਥੇ ਇੱਕ ਵੱਲ ਕੱਟੀ ਹੋਈ aunty ਰਹਿੰਦੀ ਸੀ ਉਸ ਵਾਲ ਕੱਟੀ ਹੋਈ aunty ਨੇ ਬੋਲਿਆ ਬੱਚੇ ਤੇਰੇ ਦੰਦ ਕਿਥੇ ਗਏ। ਤੇਰੇ ਦੰਦ ਕੀ ਚੂਹਾ ਲੈ ਗਿਆ ਉਸਨੇ aunty ਨੂੰ ਛੋਟੀ ਜਿਹੀ ਅਵਾਜ ਵਿੱਚ ਤੋਤਲੀ ਜਿਹੀ ਅਵਾਜ ਵਿੱਚ ਜਵਾਬ ਦਿੱਤਾ aunty ਤੁਹਾਡੇ ਵੱਲ ਕਿੱਥੇ ਗਏ। ਕੀ ਚੂਹਾ ਲੈ ਗਿਆ ਤੇ aunty ਹੱਸਣ ਲੱਗ ਗਈ ਬੱਚੀ ਨੂੰ ਕੁਛ ਪਤਾ ਨਹੀਂ ਸੀ ਕਿ ਉਹ ਕੀ ਬੋਲ ਰਹੀ ਹੈ ਤੇ aunty ਨੇ ਉਸਦਾ ਨਾਮ ਚੁਟਕੀ ਰੱਖ ਦਿੱਤਾ। ਤੇ ਉਸਦੀ ਕੁੜੀ ਵੀ ਉਸਨੂੰ ਚੁਟਕੀ ਬੋਲਣ ਲੱਗ ਪਈ ਤੇ ਉਹ ਰੋਜ਼ ਉਸਨੂੰ ਬੜੀ ਵਧੀਆ ਵਧੀਆ ਚੋਕਲੇਟਾਂ ਦਿੰਦੀ ਹੁੰਦੀ ਸੀ। Aunty Uncle or ਉਸਦੀ ਕੁੜੀ ਸ਼ਿਖਾ ਨੂੰ ਬਹੁਤ ਪਿਆਰ ਕਰਦੇ ਸੀ ਜਦ ਵੀ ਉਹ school ਜਾਂਦੀ ਤਾਂ ਉਹ ਉਸਨੂੰ ਹਮੇਸ਼ਾ chocolate ਦਿੰਦੇ ਸੀ ਬਹੁਤ ਪਿਆਰ ਕਰਦੇ ਸੀ। ਫਿਰ ਸ਼ਿਖਾ ਥੋੜੀ ਵੱਡੀ ਹੋ ਗਈ ਫਿਰ ਉਹ ਉਹ ਛੋਟੇ school ਤੋਂ ਹੱਟ ਕੇ ਵੱਡੇ school ਜਾਣ ਲੱਗ ਪਈ। ਬੜੇ school ਜਾਣ ਲੱਗ ਪਈ ਤੇ ਓਥੇ ਓਹਦੇ ਵੱਡੇ ਭੈਣ ਭਰਾ ਪੜਦੇ ਸਨ ਤੇ ਉਹ ਆਪਣੇ ਵੱਡੇ ਭੈਣ ਭਰਾ ਨਾਲ ਹੀ ਜਾਣ ਲੱਗ ਪਈ school ਜਦੋਂ ਉਸਦਾ। ਛੋਟਾ school ਪੂਰਾ ਹੋ ਗਿਆ ਫਿਰ ਉਸਨੂੰ ਗਿਆਰਵੀਂ ਅਤੇ ਬਾਰਵੀਂ ਕਰਨ ਲਈ ਉਸਨੂੰ girls school ਜਾਣਾ ਪੈਂਦਾ ਸੀ ਕਿਉਂਕਿ ਉਸਦੇ ਘਰ ਤੋਂ ਥੋੜਾ ਦੂਰ ਸੀ। ਤੇ ਉਹ ਫਿਰ girls school ਜਾਣ ਲੱਗ ਪਈ girls school ਜਾਣ ਤੋਂ ਬਾਅਦ ਫਿਰ ਉਹ ਪੜ ਚੁੱਕੀ ਪੜਨੇ ਤੋਂ ਬਾਅਦ ਫਿਰ ਉਹ। ਚੰਡੀਗੜ ਆ ਗਈ ਚੰਡੀਗੜ ਆਉਣ ਤੋਂ ਬਾਅਦ ਉਹ ਇਥੇ job ਲੱਗ ਗਈ job ਲੱਗਣ ਤੋਂ ਬਾਅਦ ਉਸਦੀ ਜਿੰਦਗੀ ਨਰਕ ਬਣ ਗਈ। ਨਰਕ ਬਣਨ ਕਰਕੇ ਉਹ ਮੋਤੀ ਹੋ ਗਈ ਉਸਨੂੰ tension ਪੈਣੀਆਂ ਸ਼ੁਰੂ ਹੋ ਗਈਆਂ ਟੈਂਸ਼ਨਾਂ ਪੈਣ ਤੋਂ ਬਾਅਦ ਉਸਨੂੰ ਮੋਟਾਪਾ ਆ ਗਿਆ। ਮੋਟਾਪਾ ਆਉਣ ਤੋਂ ਬਾਅਦ ਉਸਨੂੰ ਸਾਹ ਦੀ ਬਿਮਾਰੀ ਲੱਗ ਗਈ ਸਾਹ ਦੀ ਬਿਮਾਰੀ ਲੱਗਣ ਤੋਂ ਬਾਅਦ ਉਹ ਮਰਨ ਦੀ ਕੋਸ਼ਿਸ਼ ਕਰਨ ਲੱਗ ਪਈ। ਹੁਣ ਉਸਨੂੰ ਸਮਝ ਨਹੀਂ ਆਉਂਦਾ ਕਿ ਹੁਣ ਉਹ ਅੱਗੇ ਆਪਣੇ ਜੀਵਨ ਦੀ ਕੀ ਕਰੇਗੀ ਹੁਣ ਉਹ ਕੁਛ ਨਹੀਂ ਕਰ ਰਹੀ ਹੈ। ਹੁਣ ਉਹ normal ਜਿਹੀ ਇੱਕ job ਕਰ ਰਹੀ ਹੈ ਜਿਸ ਵਿੱਚ ਕੁਝ ਕੁ ਸਮਾਂ ਤਾ ਬਹੁਤ ਵਧੀਆ ਪੈਸਾ ਬਣਿਆ ਉਸਨੂੰ ਪਰ ਹੁਣ ਹਾਲਾਤ ਥੋੜੇ ਖਰਾਬ ਚੱਲ ਰਹੇ ਹਨ। ਹੁਣ ਉਸਨੂੰ tension ਪਈ ਹੋਈ ਹੈ ਕਿ ਸਤਾਰਾਂ ਤਾਰੀਕ ਨੂੰ ਉਸਦਾ ਜਨਮਦਿਨ ਹੈ ਕਿ ਉਹ ਕੀ ਪਾਵੇਗੀ ਆਪਣੇ ਜਨਮਦਿਨ ਤੇ ਹੁਣ ਉਸਨੂੰ tension ਹੈ।

ਉਸਦਾ ਰਹਿਣ ਦਾ ਕਿਰਾਇਆ ਜਾਵੇਗਾ ਜਿਸ ਵਿੱਚ ਉਸਦੀ ਤਨਖ਼ਾਹ ਤਾਂ ਉੱਡ ਜਾਵੇਗੀ ਹੁਣ ਉਹ ਕੀ ਕਰੇਗੀ ਸੋਚਦੇ ਹਾਂ ਕੀ ਕਰੇਗੀ। ਹੁਣ ਬਹੁਤ ਹੀ ਮਾੜੇ ਹਾਲਤ ਹੈ ਬਹੁਤ ਹੀ ਮਾੜੇ ਹਾਲਾਤ ਹੋਣ ਕਰਕੇ ਹੁਣ ਸ਼ਿਖਾ ਨੂੰ ਕੁਛ ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ। ਹੁਣ ਉਹ ਆਪਣੇ ਬਚਪਨ ਵਿੱਚ ਵਾਪਿਸ ਜਾਣਾ ਚਾਹੁੰਦੀ ਹੈ ਜਿਸ ਵਿੱਚ ਉਸਨੂੰ ਕੋਈ ਣ tension ਨਹੀਂ ਸੀ ਹੁਣ ਉਹ ਚਾਹੁੰਦੀ ਹੈ ਕਿ। ਜਾਂ ਤਾਂ ਉਹ set ਹੋ ਜਾਵੇ ਕਿਸੇ ਨੌਕਰੀ ਵਿੱਚ ਜਾਂ ਫਿਰ ਉਹ ਕੁਛ ਉਹ ਕੋਈ ਆਪਣਾ ਹੱਥ ਦਾ ਹੁਨਰ ਸਿੱਖ ਲਵੇ ਜਿਸ ਕਰਕੇ। ਊਂ ਅੱਗੇ ਜੀਵਨ ਵਿੱਚ ਕੋਈ ਕਠਿਨਾਈ ਨਾ ਆਵੇ ਇਹ ਸੀ ਇੱਕ ਸ਼ਿਖਾ ਦੀ ਕਹਾਣੀ। ਹੁਣ ਉਹ ਖਤਮ ਹੋ ਚੁੱਕੀ ਹੈ ਕਹਾਣੀ ਖਤਮ ਹੋਣ ਦੇ ਨਾਲ ਨਾਲ ਮੈਨੂੰ ਲੱਗ ਰਿਹਾ ਹੈ ਕਿ ਉਸਦੀ ਜੀਵਨ ਕਥਾ ਵੀ ਖਤਮ ਹੋ ਜਾਵੇਗੀ। ਹੁਣ ਸ਼ਿਖਾ ਦਾ ਸਿਰ ਬੜਾ ਦਰਦ ਹੋ ਰਿਹਾ ਹੈ ਹੁਣ ਸ਼ਿਖਾ ਸੋਚ ਰਹੀ ਹੈ ਨਵੇਂ ਨਵੇਂ ਤਰੀਕੇ ਪੈਸੇ ਕਮਾਉਣ ਦੇ ਉਹ ਚਾਹੁੰਦੀ ਹੈ ਕਿ। ਮੈਂ ਬਹੁਤ ਸਾਰਾ ਪੈਸੇ ਕਮਾਵਾਂ ਆਪਣੀ ਐਸ਼ ਦੀ ਜਿੰਦਗੀ ਬਿਤਾਵਾਂ ਤੇ ਅੱਗੇ ਜਾ ਕੇ set ਹੋ ਜਾਵਾਂ ਪਰ। ਉਹ ਜੋ ਚਾਹੁੰਦੀ ਹੈ ਉਹ ਕਦੇ ਨਹੀਂ ਹੁੰਦਾ ਹੈ ਹੁਣ ਦੇਖਦੇ ਹਾਂ ਅੱਗੇ ਦੀ ਕਹਾਣੀ ਮੈਂ ਤੁਹਾਨੂੰ ਲਗਾਤਾਰ। ਇਸ ਕਹਾਣੀ ਦੇ ਰੂਬਰੂ ਕਵਾਉਂਦੀ ਰਵਾਂਗੀ ਹੁਣ ਮੈਂ ਸੁਣਾਉਣਾ ਚਾਹਵਾਂਗੀ ਉਸਦੀ ਇੱਕ ਸਹੇਲੀ ਸੀ ਸਲੋਨੀ ਤੇ ਇੱਕ ਸੀ ਜੋਤੀ। ਜੋਤੀ ਤਾਂ ਬੜੀ ਵਧੀਆ ਸੀ ਪਰ ਸਲੋਨੀ ਇੱਕ ਧੋਖੇਬਾਜ ਨਿਕਲੀ ਸਲੋਨੀ ਇੱਕ ਮੁੰਡੇ ਦੇ ਪਿੱਛੇ ਲੱਗ ਕੇ ਆਪਣੇ। Boyfriend ਦੇ ਪਿੱਛੇ ਲੱਗ ਕੇ ਆਪਣੀ ਸਹੇਲੀ ਸ਼ਿਖਾ ਨੂੰ ਛੱਡ ਚੁੱਕੀ ਸੀ ਅਤੇ ਜੋ ਜੋਤੀ ਸੀ ਉਹ ਬਹੁਤ ਚੰਗੀ ਸੀ। ਦੋਸਤ ਸ਼ਿਖਾ ਨੂੰ ਬਹੁਤ ਹੀ ਚਾਹੁੰਦੀ ਸੀ ਅਤੇ ਉਸਦੀ ਹਰ ਮੰਗ ਨੂੰ ਪੂਰਾ ਕਰਦੀ ਸੀ ਪਰ ਸ਼ਿਖਾ ਇੱਕ ਮਿੰਨੀ ਸੀ ਜੋ ਕਿ। ਜੋ ਕਿ ਜੋਤੀ ਨੂੰ ਉੱਪਰੋਂ ਉੱਪਰੋਂ ਕਰਦੀ ਸੀ ਅਤੇ ਮੈਂ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਮੈਂ ਬਹੁਤ ਥੱਕ ਚੁੱਕੀ ਆਂ ਹੁਣ ਮੈਂ। ਭੋਜਨ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਲੱਗ ਰਿਹਾ ਹੈ ਹਜੇ ਤੱਕ ਮੈਂ ਭੋਜਨ ਨਹੀਂ ਕਰ ਪਾਵਾਂਗੀ ਭੋਜਨ ਕਰਨਾ ਬਹੁਤ ਜਰੂਰੀ ਹੁੰਦਾ ਹੈ ਜੋ ਕਿ। ਸਾਨੂੰ ਬਹੁਤ ਹੀ ਤਾਕਤਵਰ ਬਣਾਉਂਦਾ ਹੈ ਅੱਜ ਮੈਂ ਬਣਾਇਆ ਹੋਇਆ ਹੈ ਮੂੰਗੀ ਮਸਰਾਂ ਦੀ ਦਾਲ ਤੇ ਚੋਲ ਹੁਣ ਮੈਂ ਥੱਲੇ ਜਾ ਕੇ ਕਮਰੇ ਵਿੱਚ ਜਾ ਕੇ ਖੀਰਾ ਕੱਟੂੰਗੀ ਖੀਰਾ ਕੱਟ ਕੇ plate ਤਿਆਰ ਕਰੂੰਗੀ ਤੇ ਬਹੁਤ ਹੀ ਨਜ਼ਾਰੇ ਨਾਲ ਰੋਟੀ ਖਾਵਾਂਗੀ ਰੋਟੀ ਖਾਣ ਤੋਂ ਬਾਅਦ ਮੈਨੂੰ ਲਗਦਾ ਹੈ। ਮੈਂ ਫਿਰ ਕੰਮ ਕਰਨਾ ਪਵੇਗਾ ਤਾਂ ਕਿ ਮੈਂ ਆਪਣੇ ਜਨਮਦਿਨ ਤੱਕ ਥੋੜਾ ਜੇਹਾ ਪੈਸਾ ਇਕੱਠਾ ਕਰ ਸਕਾਂ ਪੈਸਾ ਇਕੱਠਾ ਕਰੂੰਗੀ। ਤਾਂ ਹੀ ਜਨਮਦਿਨ ਮਨਾਉਂਗੀ ਨਹੀਂ ਤਾਂ ਜਨਮਦਿਨ ਦੀਆਂ ਧੱਜੀਆਂ ਉੱਡ ਜਾਣੀਆਂ ਹੈ ਹੁਣ ਮੈਂ ਸੋਚ ਰਹਿਣ ਹਾਂ ਕਿ ਮੈਂ ਕਮਰੇ ਵਿੱਚ ਜਾ ਕੇ ਪਹਿਲੇ ਭੋਜਨ ਹੀ ਕਰ ਲਵਾਂ। ਪਹਿਲੇ ਪੇਟ ਪੂਜਾ ਫਿਰ ਕੋਈ ਕੰਮ ਦੂਜਾ ਠੀਕ ਹੈ ਜੀ ਮੈਂ ਤਾਂ ਚੱਲੀਂ ਆਂ ਹੁਣ ਖਾਣਾ ਖਾਣ ਤੁਸੀਂ ਦੇਹੋ ਤੁਸੀਂ ਕੀ ਕਰਨਾ ਹੈ ਚਲੋ ਚੰਗਾ ਜੀ। ਸਾਰੇ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਸਹੀ ਸਲਾਮਤ ਰਹੋ ਆਪਣਾ ਭੋਜਨ ਖਾਉ ਸੰਤੁਸ਼ਟ ਰਹੋ ਚਲੋ ਚੰਗਾ ਜੀ। ਸੁੱਚਾ ਸੂਰਮਾ ਜਵੰਦਾ ਉਰ੍ਫਾ ਸੁੱਚਾ ਸੂਰਮਾ ਦੀਆ ਵਾਰਾ ਵਰਗੀ ਸਵਰਗੀ ਕੁਲਦੀਪ ਮਾਣਕ ਅਤੇ ਮੁਹੱਮਦ ਸਦੀਕ ਦੇ ਸਮੇਤ ਅਨੇਕਾ ਗਾਇਕਾ ਗਾਈਆ ਹਨ ਸੁੱਚਾ ਸੂਰਮਾ ਪੰਜਾਬ ਦੇ ਉਹਨਾ ਲੋਕਾ ਨਾਇਕਾ ਵਿਚ ਆਉਂਦਾ ਹੈ ਜਿਨ੍ਹਾ ਨੇ ਅਣਖ ਖਾਤਰਾ ਹਥਿਆਰ ਚੁੱਕੇ ਪਰ ਦੀਨ ਦੁਖੀਆ ਦਾ ਭਲਾ ਕੀਤਾ, ਇਸ ਯੋਧਾ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾ ਦਾ ਤਾਂ ਕੋਈ ਡਾਕੇ ਮਾਰੇ ਨਾ ਮਾਰੇ ਹੀ ਲੁੱਟਾਂ ਖੋਆ ਕੀਤੀਆ, ਸੁੱਚੇ ਸੂਰਮੇ ਦਾ ਜਨਮ ਠਾਰਾਂ ਸੋ ਪਚਤਰ ਈਸਵੀ ਦੇ ਲਾਗੇ ਪਿੰਡ ਸਤ ਸਮਾਓ ਦੀ, ਸੁਪਾਲ ਭਤੀ ਵਿਚ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਓਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿਚ ਸੀ, ਅਤੇ ਹੁਣ ਹੁਣ ਮਾਨਸਾ ਦੇ ਥਾਣਾ ਭੀਖੀ ਅਧੀਨ ਆਉਂਦਾ ਐ ਸੁੱਚਾ ਭਾਣਾ ਆਪਣੇ ਭਰ ਨਰੈਣ ਸਿੰਘ, ਨਰੈਣਾ ਤੋਂ ਦੋ ਤਿੰਨ ਸਾਲ ਛੋਟਾ ਸੀ, ਓਸ ਦੀ ਬਚਪਨ ਤੋਂ ਹੀਂ ਨੰਬਰਦਾਰਾਂ ਮੁੰਡੇ

ਕਿਸੇ ਦੁਕਾਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ ਸੀ ਤੇ ਪਿੰਡ ਨੋਂਲੀ ਦਾਓ ਬਲਬੀਰ ਕੌਰ ਬੀਰੋਂ ਨੂੰ, ਕਰਵਾ ਕੇ ਲੈ ਕੇ ਆਇਆ ਬੀਰੋਂ ਮਾ ਮਾੜੇ ਚਰਿੱਤਰ ਦੀ ਸੀ ਤੇ ਨਰੈਣਾ ਜੀਸੀ ਤੋਰ ਤੇ ਕਮਜ਼ੋਰ ਸੀ ਘਰ ਆਉਣ ਜਾਉਣ ਜਾਣ ਤੇ ਰੋਕ ਕਰਕੇ ਘੁਗਰ ਦਾ ਵੀਰੋ ਨਾਲ, ਯਰਾਨਾ ਪੈ ਗਿਆ

ਦੋਵੇ ਫਿਰੋਜਪੁਰ ਜਾ ਕੇ ਭਰਤੀ ਹੋ ਗਏ ਘੂਗਰ ਦਾ ਕਿਸੇ ਬਹਾਨੇ ਨਾਵਾਂ ਕਟਵਾ ਕੇ ਘਰ ਆ ਗਿਆ, ਤੇ ਪਰ ਸੁੱਚਾ ਰੰਗਰੁਟੀ ਕਰਕੇ ਬਰਮਾ ਪਹੁੰਚ ਗਿਆ ਘੂਗਰ ਪਿੰਡ ਆ ਕੇ ਬੀਰੋਂ ਨੂੰ ਸ਼ਰੇਆਮ ਮਿਲਣ ਲੱਗ ਪਿਆ, ਬਣਨਯੋਗ ਹੈ ਕੀ ਓਸ ਵੇਲੇ ਘੂਗਰ ਵਿਆਹਿਆ ਵਰਿਆ ਬਾਲ ਤੇ ਬਾਲ ਬੱਚੇ ਵਾਲਾ ਸੀ ਬੀਰੋਂ ਤੇ ਘੂਗਰ ਵਿੱਚ ਸੁਨੇਹਾ ਪਤਾ ਡੈਣ ਦਾ ਕੰਮ ਭਾਗ ਸਿੰਘ ਵਿਚੋਲਾ ਕਰਦਾ ਸੀਗਾ ਤੇ ਉਦੋਂ ਨਾ ਭਾਗ ਇਸ ਲਈ ਜਿਆਦਾ ਨਫਰਤ ਦਾ ਪਾਤਰ ਬਣਿਆ ਕਿਉਕਿ ਪੰਜਾਬ ਵਿੱਚ ਦੱਲੇ ਅਤੇ police ਦੇ ਟਾਊਣ ਨੂੰ ਬਹੁਤ ਘਟੀਆ ਸਮਜਿਆ ਜਾਂਦਾ ਸੀਗਾ

ਖੁਣ ਹੀਂ ਨਿੱਕਮਾਂ ਅਤੇ ਡਰਪੋਕ ਨਿਫ਼ਨਗਾ ਬੰਦਾ ਸੀ ਤੇ ਉਸ ਨੇ ਖੁਦ ਹੀ ਕਾਰਵਾਈ ਕਰਨ ਦੀ ਵਜਾਏ ਸੁੱਚੇ ਨੂੰ ਚਿਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ, ਬੀਰੋਂ ਵੱਲ ਖਾਨਦਾਨ ਦਾ ਮੁਹ ਕਾਲ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ ਪਰ, ਫੌਜ ਵਿੱਚੋਂ ਤਾਂ ਉਹ ਹੁਣ ਨਹੀ ਛੁੱਟੀ ਨਹੀ ਮਿਲ ਸਕਦੀ ਸੀਗੀ, ਓਹ ਉੱਥੋਂ ਮਿਲਣੀ ਸੀਗੀ ਤੇ, ਭਾਣਾ ਰੱਬ ਦਾ, ਛਾਉਣੀ ਵਿੱਚ ਇੱਕ ਅੰਗਰੇਜ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫ਼ਸ ਗਏ ਸੁੱਚਾ ਆਪਣੀ ਜਾਨ ਬਚਾ ਕੇ ਖੇਡ ਕੇ ਬੱਚਿਆ ਨੂੰ ਬਚਾ ਲਿਆਇਆ ਤੇ ਅਫਸਰ ਬਹੁਤ ਖੁਸ਼ ਹੋਇਆ ਇਨਾਮ ਬਾਰੇ ਪੁੱਛਣ ਤੇ ਸੁੱਚੇ ਨੇ ਬਾਰਾਂ ਬੋਰ ਦੀ ਬੰਦੂਕ ਅਤੇ ਫੌਜ ਵਿੱਚੋਂ discharge ਮੰਗ ਲਿਆ ਸੁੱਚੇ ਦੇ ਪਿੰਡ ਆਕੇ ਬੀਰੋਂ ਦੀ ਬੁਰੀ ਤਰਾਂ ਮਾਰ ਕੁਟਾਈ ਕੀਤੀ, ਤੇ ਬਹੁਤ, ਮੁਹੱਬਤਰਾਂ ਰਾਹੀਂ ਘੂਗਰ ਨੂੰ ਵੀ ਧਮਕਾਇਆ ਤੇ ਕੁਜ ਚਿਰਾਂ ਸ਼ਾਂਤੀ ਛਾਈ ਰਹਿ ਪਰ ਇਸ਼ਕ, ਅੰਨਾ ਹੁਣਦਾ ਐ ਕੁਜ ਬੀਰੋਂ ਨੇ ਘੂਗਰ ਦੇ ਦਵਾਰਾਂ ਲੁਕ ਛਿਪ ਕੇ ਮਿਲਣ ਲੱਗ ਗਏ ਕਾਰਣ ਤੇ ਕੁਜ ਸ਼ਰੀਕਾ ਦੇ ਮੇਹਣੇ ਮਖੋਲਾਂ ਕਾਰਣ ਵਿਗੜ ਗਈ ਗਲ ਪਿੰਡ ਵਿਚ ਸ਼ੇਰੋ ਵਾਲੇ ਮੁਨਸ਼ੀ ਗਵਾਈਏ ਦੇ ਆਖਣ ਲੱਗਾ ਹੋਇਆ ਸੀਗਾ ਅਖਾੜਾ ਉੱਥੇ ਤੇ ਉਹ ਓਹੀ ਸੁੱਚੇ ਨੇ ਘੂਗਰ ਦਰਮਿਆਨ ਝਗੜਾ ਹੋ ਗਿਆ ਤੇ ਲੋਕਾਂ ਵਿੱਚ ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ ਸੀ ਤੇ ਗਵਾਈਏ ਨੇ ਓਸ ਨੂੰ ਘੂਗਰ ਦਾ ਕਤਲ ਹੁੰਦਾ ਦਰਸਾਇਆ ਹੈ ਦਰਅਸਲ ਵਿੱਚ ਹੋਇਆ ਅਸਲ ਵਿਚ ਸੁੱਚੇ ਨੇ ਘੂਗਰ ਦਾ ਕਤਲ ਅਗਲੇ ਦਿਨ ਕੀਤਾ ਸੀਗਾ ਸੁੱਚਾ ਸੱਥ ਸਾਹਮਣੇ ਕਿਸੇ ਦੇ ਘਰ ਘਾਤ ਨਾਲ਼ ਬੈਠਾ ਘਾਤ ਘਾਤ ਲਾ ਬੈਠਿਆ ਸੀਗਾ ਕਿਸੇ ਦੇ ਘਰ ਤੇ ਕੀ ਕਹਿੰਦੇ ਆਪਣਾ ਘਟ ਲਾ ਬੈਠਾ ਸੀ ਕਿਸੀ ਦੇ ਘਰ ਹਾਂਜੀ ਤੇ ਸੁੱਚਾ ਸੱਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾਕੇ ਬੈਠਾ ਸੀਗਾ ਤੇ ਅੰਦਰੋਂ fire ਮਾਰਕੇ ਘੂਗਰ ਨੂੰ ਮਾਰਿਆ ਘੂਗਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋਂ ਰਸਤੇ ਵਿੱਚ ਹੀਂ ਟੱਕਰ ਗਈ ਓਹ ਭੱਜ ਕੇ ਗਵਾਂਢੀਆ ਦੇ ਘਰ ਵੜ ਗਈ ਤੇ ਪੋੜੀਆ ਚੜਦੀ ਹੋਈ ਸੁੱਚੇ ਹੱਥੋਂ ਮਾਰੀ ਗਈ ਬੀਰੋਂ ਦੀ ਲਾਸ਼ ਨੂੰ ਥੂਹ ਕੇ ਸੁੱਚੇ ਦੇ ਸਾਥੀ ਲਿਆ ਕੇ ਘੂਗਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਘੂਗਰ ਨੇ ਤੋਣੇ ਚਾਦਰ ਲਾ ਕੇ ਦੋਵਾਂ ਨੂੰ ਢੱਕ ਦਿੱਤਾ ਪਿੰਡੋਂ ਭੱਜਣ ਵੇਲੇ ਸੁੱਚਾ ਬਰਿਆਮ ਸਿੰਘ ਦਾ ਊਠ ਖੋਹਣ ਤੇ ਸਵਾਰ ਹੋ ਕੇ ਚੱਲ ਪਿਆ ਕੁਦਰਤੀ, ਉਸਨੂੰ ਰਸਤੇ ਵਿਚ ਆਉਂਦਾ ਭਾਗ ਵਿਚੋਲਾ ਵੀ ਟਾਕਰ ਗਿਆ ਸੁੱਚੇ ਦੀ ਗੋਲੀ ਭਾਗ ਦੇ ਨਾ ਲੱਗੀ

ਸੁਚੇ ਦੀ ਆਵਾਜ਼, ਸੁੱਚੇ ਨੇ ਆਵਾਜ਼ ਪਹਿਚਾਣ ਕੇ fire ਕਰ ਦਿੱਤਾ ਜੋ ਕੁਛ ਹਲੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਵੀ ਬਚ ਗਿਆ ਇਸ ਪਿੱਛੋਂ ਬਾਦ police police ਤੋਂ ਬਚਨ ਲਈ ਸੁੱਚਾ ਹਰਿਆਣੇ ਦੇ ਪਿੰਡ ਬਿਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ ਧੀਗਣ ਦੇ ਰਹਿਣ ਸਮੇ ਹੀਂ ਸੁੱਚੇ ਨੇ ਸੱਤ ਬੁਚੜ ਮਾਰ ਕੇ ਗਊਆ ਛੁਡਵਾਈਂਆ ਸਨ ਸਾਰੇ ਪੰਜਾਬ ਵਿੱਚ ਸੁੱਚੇ ਦੀ ਗੱਲ, ਬੱਲੇ ਬੱਲੇ ਹੋਈ ਪਈ ਸੀਗੀ ਤੇ ਸੂਰਮੇ ਦਾ ਖਿਤਾਬ ਓਸਦੇ ਨਾਮ ਨਾਲ਼ ਬੁੱਚੜ ਮਾਰਨ ਤੋਂ ਬਾਦ ਹੀਂ ਜੁੜਿਆ ਸੀਗਾ ਐਥੋ ਭੱਜ ਕੇ ਸੁੱਚਾ ਲੇਹਰਾਂ ਗਾਂਗਾ, ਸੰਗਰੂਰ ਦੇ ਨਜ਼ਦੀਕੀ ਪਿੰਡ ਬਾਗ ਕੇ ਸੁਚਾ ਲੇਹਰਾ ਗਗਾ ਦੇ ਨਜਦੀਕੀ ਪਿੰਡ ਸੰਕਤੀ ਵਾਲਾ ਆਪਣੇ ਏਕ ਦਸੋਟ ਚਲਾ ਗਯਾ ਪਰ ਓਹ ਦੋਸਤ ਗਦਾਰ ਨਿਕਲਿਆ ਓਸਨੇ ਧੋਖੇ ਨਾਲ਼ ਸੁੱਚੇ ਨੂੰ ਛਾਜਲੀ ਪਿੰਡ ਦੇ ਜ਼ੈਲਦਾਰ ਮਿਸ਼ਰਾ ਸਿੰਘ ਰਾਹੀ ਥਾਣਾ ਸੁਨਾਮ police ਨੂੰ ਫੜਾ ਦਿੱਤਾ ਸੁੱਚੇ ਨੂੰ ਕਤਲ ਕੇਸ ਵਿੱਚ ਪਟਿਆਲਾ ਜੇਲ ਵਿਚ ਭੇਜ ਦਿਤਾ ਗਿਆ ਕਿਹਾ ਜਾਂਦਾ ਹੈ ਕੀ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆ ਦਾ ਚੜਿਆ ਸਨ ਜਿਸ ਕਾਰਣ ਉਸਨੇ ਸੁੱਚੇ ਨੂੰ ਬਰੀ ਕਰ ਦਿਤਾ ਪਰ ਅਸਲ ਵਿਚ ਮਹਾਰਾਜਾ ਭੁਪਿੰਦਰ ਸਿੰਘ ਰਹਿਮ ਦਿਲ ਰਾਜਾ ਸੀ ਓਹ ਸੁੱਚੇ ਵੱਲੋਂ ਗਊਆ ਛਡਾਉਣ ਤੇ ਫੌਜ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ ਓਸਨੂੰ ਸੁੱਚੇ ਨੂੰ ਸ਼ਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਕੇ ਸੁੱਚਾ ਸਮਾਓ ਆ ਗਿਆ ਤੇ ਅਰਾਮ ਨਾਲ਼ ਵਸਣ ਲੱਗਾ ਇਸ ਅੱਗੋਂ ਪਰ ਸੁੱਚੇ ਦੇ ਕਰਮਾਂ ਦੇ ਵਿੱਚ ਰੱਬ ਨੇ ਸ਼ਾਂਤੀ ਨਾਲ਼ ਰਹਿਣ ਨਹੀਂ ਸੀ ਲਿਖਿਆ ਓਸਨੇ ਨਾਨਕੇ ਪਿੰਡ ਗਹਿਰੇ ਭਾਗੇ ਵੱਲੋਂ ਲੱਗਦੇ ਭਤੀਜੇ ਸੰਦ ਸਿੰਘ ਨੇ ਫਰਯਾਦ ਕੀਤੀ ਕਿ ਉਸਦੀ ਮਾਂ ਰਾਜ ਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਵਿੱਚ ਹੀਂ ਬਦ ਬਦਮਾਸ ਗੱਜਣ ਬੇਲੀ ਦੇ ਘਰ ਰਹਿਣ ਲੱਗ ਪਈ ਹੈ ਰਾਜ ਕੋਰ ਪਿੰਡ ਤੁੰਗਵਾਲੀ ਬਠਿੰਡਾ ਦੇ ਚੰਦਾ ਸਿੰਘ ਦੀ ਧੀ ਸੀ ਸੁਚੇ ਨੇ ਉਸ ਨੂ ਬਹੁਤ ਟਾਲਿਆ ਕੀ ਮੈਂ ਅੱਗੇ ਹੀਂ ਬੜੇ ਮੁਸ਼ਕਿਲ ਭਰੇ ਵਕ਼ਤ ਨਾਲ ਵਿਚੋ ਗੁਜਰਿਆ ਹਾਂ ਪਰ ਸੰਦ ਸਿੰਘ ਖੈੜੇ ਹੀਂ ਪੈ ਗਿਆ ਸੁੱਚੇ ਤੋਂ ਡਰ ਕੇ, ਕੁਛ ਚਿਰ ਤਾਂ ਉਹ ਦੋਵੇ ਟਿਕੇ ਰਹੇ ਸੁੱਚੇ ਉਸਨੇ ਸੁੱਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿਚ ਏਨਾਂ ਤੇਰਾ ਨਾਮ ਹੈ ਕੀ ਦਬਕੇ ਨਾਲ਼ ਹੀਂ ਰਾਜ ਕੋਰ ਤੇ ਗੱਜਣ ਸਿੰਘ ਸੁਧਰ ਜਾਣਗੇ ਸੁੱਚਾ ਮਜਬੂਰ ਹੋ ਗਿਆ, ਤੇ ਜਾਕੇ ਗੱਜਣ ਤੇ ਰਾਜ ਕੌਰ ਨੂੰ ਦਬਕਾ ਮਾਰ ਆਇਆ ਸੁੱਚੇ ਤੋਂ ਡਰ ਕੇ ਕੁਛ ਚਿਰ ਤਾਂ ਦੋਵੇ ਹੀਂ ਟਿਕੇ ਰਹੇ ਪਰ ਜਲਦੀ ਹੀਂ ਪੁਰਾਣੇ, ਚਾਲਿਆ ਤੇ ਆਮ ਆ ਗਏ ਸੰਤ ਸਿੰਘ ਕੋਲੋਂ ਪਤਾ ਮੁਕਾਯਾ ਲੱਗਣ ਤੇ ਸੁਚੇ ਨੇ ਗੱਜਣ ਤੇ ਰਾਜ ਕੌਰ ਨੂ ਸਰੋ ਵੱਢਿਆ ਤੇ ਸਿਰੋਂ ਵੱਢਿਆ ਤੇ ਖੇਤਾਂ ਵਿੱਚ ਜਾ ਘੇਰਿਆ ਤੇ ਉਹਨਾਂ ਨੂੰ ਉਹਨਾਂ ਨੇ ਉਠ ਕੇ ਖੜੇ ਹੋ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਪਰ ਭੱਜਣ ਨਾ ਦਿੱਤਾ hello ਤੈਨੂੰ ਕੀਤੀ send ਕਰ check

ਦਾਤੇ ਨੂੰ ਕੀਤੀ send ਕਹਿੰਦਾ ਕਿ ਕਰਿ ਜਾਣਾ ਕਿ ਹੋ ਗਯਾ ਤੈਨੂੰ ਹਜੇ ਤਾ ਪੀਤੀ ਵੀ ਨਹੀਂ ਏਦਾਂ ਲਗਦਾ ਓਹੋ ਹੀ ਦਾੜ੍ਹੀ ਦੁੜੀ ਇੱਦਾਂ ਦੀ ਰੱਖੀ ਹੋਵੇ ਤਾਂ ਇੱਦਾਂ ਦਾ ਲਗਨਾ ਰੰਗ ਥੋੜਾ ਜਿਹਾ ਸਾਂਵਲਾ ਹੋਵੇ ਤੇ

ਹੋਰ ਹਾਂ ਬਸ ਵਧੀਆ ਠੀਕ ਹੈ

ਵੇਖੀਂ ਉਹ ਤੁਹਾਡੀ ਭੈਣ ਨੂੰ ਭੈਣ ਦਾ ਯਾਰ ਸੱਚੀ ਖਾਦਾ ਹੋਊਗਾ ਹਾਂ ਹਾਂ ਬੜੇ ਗੰਦੇ ਲੋਕੀ ਭੈਨਚੋ ਕਿੱਦਾਂ ਸਾਲਾ ਜਿਹਾ ਲਗਣ ਢਯਾ ਨਾ ਹੈਂ

ਆਹ ਤੈਨੂੰ video ਭੈਨਚੋ ਸਾਲੀਆਂ ਕੱਠੀ crane ਬਣਾਈ ਦੋਵੇਂ ਦੋਵਾਂ ਟੇਰਾਂ ਦੀ ਕਟਾਈ ਹੋਣ ਢਈ ਇੱਦਾਂ ਜਿਹੜੀਆਂ ਵੱਡਿਆਂ ਕ੍ਰੇਨਾਂ ਨਹੀਂ ਹੁੰਦੀਆਂ ਲੰਮੀਆਂ ਓਹਨਾ ਦੇ ਅਗਲੇ ਟੈਰ ਤੇ ਪਿਛਲੇ last ਟੈਰ ਦੀ ਇੱਦਾਂ ਕਟਾਈ ਕਰਦੇ ਹਾਂ ਹਾਂ ਠੀਕ ਆ ਵਧੀਆ ਭੈਨਚੋ ਗਾਂ ਦੀ ਆਹ ਵੇਖੀ ਸੀ ਇਕ ਜਿਹੜੀ ਮੈਂ ਪਾਈ ਤੈਨੂੰ ਰਬੜ ਆਲੀ ਕਿਹੜੀ ਰਬੜ ਆਲੀ ਆਹ ਉੱਤੇ ਪਾਈ ਵੀ ਹੈ ਨਾ ਇਕ ਆਹ ਸਾਲੀ ਬੜੀ ਭੌਂਕਦੀ ਤੇ ਆਹ ਕਹਿੰਦੇ ਤੇਰੀ ਫੁੱਦੀ ਲੈਣੀ ਲੈ ਲਓ ਫੁੱਦੀ ਆਹ ਤਾਂ ਬਾਹਲਾ ਆਹ ਬੜਾ ਮਤਲਬ ਹੁਣ ਇਹਦਾ ਹੈ ਦਾ ਪੂਰਾ ਮਤਲਬ ਆਏਂ ਅਸਲੀ ਲਗਦਾ ਉਹ ਸਾਲੀ ਨਾ ਇਕ ਸੁਰਵੀਨ ਚਾਵਲਾ ਵਾ ਤੇ ਉਹ ਓਹਨੂੰ ਕਿਸੇ ਨੇ ਵਿਚ comment ਕੀਤਾ ਤੇਰੀ ਪਕੌੜਾ ਸਮਝ ਤੱਲ ਕੇ ਖਾ ਲੈਣੀ ਆ ਤੇ ਉਹ ਕਹਿੰਦੀ ਲੈ ਕਹਿੰਦੀ ਆਹ ਕੋਈ ਭੈਣ ਦਾ ਯਾਰ ਮੇਰੇ private part ਨੂੰ ਪਕੌੜਾ ਹੀ ਸਮਝੀ ਜਾਂਦਾ ਕਹਿੰਦੀ ਕਿ ਬਣੂਗਾ ਇਹਨਾਂ ਦਾ ਬੜੇ ਸਾਲਾ ਹੁਣ ਤੇ ਇਹੋ ਕੁਸ਼ ਚਲਦਾ ਹਮ ਆਹ ਵੇਖ ਇਹ ਇਹ ਅਮ੍ਰਿਤਪਾਲ ਵਰਗਾ ਲਗਦਾ ਇਕ ਵਾਰ ਰੁਕ ਮੰਨ ਗਏ ਮੁੱਖਮੰਤਰੀ ਸਾਹਬ ਤੇਰੀ ਸੋਚ ਤੇ ਆਹੋ ਤੇ ਇਹ ਪੂਰਾ ਓਹਦੇ ਵਰਗਾ ਲਗਦਾ ਵਾ ਕਹਿੰਦੇ ਜੇਲ ਚ ਇਹ ਇੱਦਾਂ ਅਮ੍ਰਿਤਪਾਲ ਨੂੰ ਕੁੱਟਿਆ

ਹਾਂ ਹਾਂ ਕੋਈ ਨੀ ਪਤਾ ਕੌਣ ਕੌਣ online ਹੈ ਪ੍ਰਿੰਸ ਦੀ ਭੈਣ ਵੀ online ਈ ਓ ਦੀ ਭੈਣ ਵੀ online ਹੈ ਤੇ

ਹਮ

hello ਕਾਲਾ ਫਿਰਦਾ ਨਾ ਓਹਦੇ ਚੱਕਰ ਚ ਕਾਲਾ ਨਾ ਫਿਰਦੇ ਦੇ ਚੱਕਰ ਚ ਆਹ ਕਰ check ਤੈਨੂੰ ਮੈਂ sent ਕੀਤੀ ਕਾਲਾ ਕਾਲਾ ਹੁਣ ਨੀ ਮੈਂ ਆਂਦਾ